ਹੋਰ ਅੱਜ ਕੀ ਬਣਾਉਣਾ ਗੇ ਫਿਰ ਦੁਪਿਹਰਾਂ ਨੂੰ। ਅੱਜ ਅਸੀਂ ਬਣਾਉਣਾ ਵਾਂ, ਬਣਾਈ ਆ ਅੱਜ ਬਣਾਈ ਅਸੀਂ ਵੇਸਣ ਦੀ ਕੜੀ। ਠੀਕ ਜੇ। ਨਾਲ ਬਣਾਏ ਨੇ ਚੌਲ। ਠੀਕ ਹੈ ਅੱਜ ਕੜੀ ਚੌਲ ਖਾਉਗੇ ਫਿਰ ਤੁਸੀਂ।

ਨਾਲੇ ਹੁਣ ਗਰਮੀਆਂ ਵਿਚ ਸਬਜ਼ੀ ਪਸੰਦ ਵੀ ਨਹੀ ਕੋਈ ਲਗਦੀ। ਸਬਜ਼ੀਆਂ ਚੰਗੀਆਂ ਵੀ ਨਹੀ ਲੱਗਦੀਆਂ ਗਰਮੀ ਦੇ ਵਿਚ। ਰਾਜੂ ਆਇਆ ਉਹਨੇ ਅਵਾਜ਼ ਦਿੱਤੀ, ਮੈਂ ਸਾਡੇ ਭਾਪੇ ਨੂੰ ਕਿਹਾ, ਮੈਂ ਕਿਹਾ ਕੀ ਲੈਣਾ। ਕਹਿੰਦੇ ਚੁੱਪ ਕਰਕੇ ਅੱਜ ਵੇਸਣ ਦੀ ਕੜੀ ਬਣਾ।

ਆਹ ਲਾਹ ਕੇ ਫਿਰ ਦਾਲਾਂ ਦੁਲਾਂ ਈ ਆਂ, ਫਿਰ ਦਾਲਾਂ ਈ ਬਣਾਉਣੀਆਂ ਪੈਂਦੀਆਂ ਫਿਰ। ਬਸ ਬਸ ਬਸ ਨਹੀ ਚਨੇ ਆ ਦਾਲ ਵਾ ਕਦੇ ਲਈਦੀਆ। ਆਹ।

ਚੱਲ ਬਈ ਹੁਣ ਰਾਤ ਜੋਗੀ ਤਾਂ ਹੋ ਜਾਣੀ ਆ। ਕੱਲ ਸਵੇਰ, ਦੁਪਹਿਰਾਂ ਦੀ ਵੀ ਹੋ ਜਾਣੀ ਆ ਐਡੀ ਛੇਤੀ ਹੁਣ ਸਾਡੇ ਤੋਂ ਕਿਹੜੀ ਖਾਧੀ ਜਾਣੀ ਆ। ਉਨ੍ਹਾਂ ਦੀ ਵੀ ਨਾਲ ਬਣਾ ਲਈ ਆ।

ਇਸ਼ਕਾ ਕਰਕੇ ਤੇ ਫਿਰ ਵੰਡ ਵਰਤ ਕੇ ਤੇ ਫਿਰ ਟਾਈਮ ਪਾਸ ਹੋਜੂਗਾ।

ਹਾਂਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ। ਅਰ

ਨਈਂ ਨਈਂ ਹਜੇ ਨਈਂ ਜੀ ਕੀਤਾ।

ਹਾਂਜੀ ਅਜੇ ਤੇ ਅਜੇ ਬਾਹਰ ਦਾ ਮੁੰਡੇ ਦਾ ਕਰਨਾ। ਅਜੇ ਫੇਰ ਈ ਕਿਤੇ ਸੋਚਾਂਗੇ। ਤੁਹਾਨੂੰ ਪਤਾ ਫਿਰ ਜਦੋਂ ਇਹੋ ਜਿਹੇ ਕੰਮਾਂ ਚ ਪਏ ਜਾਈਏ ਫਿਰ ਸਾਰਾ ਕੁਛ ਫਿਰ ਰਹਿ ਜਾਂਦਾ ਵਾ ਉੱਥੇ ਈ।

ਨਾਲੇ ਜਿੰਨਾ ਚਿਕ ਬੱਚਾ stand ਨਾ ਨਾ ਹੋਏ ਆਪਣੇ ਪੈਰਾਂ ਤੇ ਓਨਾ ਚਿਕ ਨਈਂ ਇਹ ਗੱਲਾਂ ਸੋਚਣੀਆਂ ਚਾਹੀਦੀਆਂ। ਇਹ ਤੇ ਗੱਲ ਹੈ ਈ ਆ। ਹਾਂਜੀ ਬੱਚੇ ਚਲੋ ਆਪਣੇ ਪੈਰ ਤੇ ਖੜੇ ਹੋ ਜਾਣ ਤੇ ਫਿਰ ਤੁਹਾਨੂੰ ਪਤਾ ਜਦੋਂ ਵਿਆਹ ਕਰ ਲਈਏ ਫਿਰ ਬਾਅਦ ਵਿੱਚ ਕਿੰਨੇ ਖ਼ਰਚੇ ਹੋ ਜਾਂਦੇ, ਜਿੰਮੇਵਾਰੀਆਂ ਵੱਧ ਜਾਂਦੀਆਂ।

ਹਾਂਜੀ ਫਿਰ ਇਹਦੇ ਨਾਲੋਂ ਪਹਿਲਾਂ ਬਿਹਤਰ ਆ ਕਿ ਤੁਸੀਂ ਆਪਣਾ ਚਲੋ ਪਹਿਲਾਂ ਘਰ ਬਾਰ, ਘਰ ਬਣਾਵਾਂਗੇ ਪਹਿਲਾਂ, ਮੁੰਡੇ ਨੂੰ ਬਾਹਰ ਭੇਜਾਂਗੇ ਘਰ ਬਣਾਵਾਂਗੇ। ਫੇਰ ਰਿਸ਼ਤੇ ਦਾ ਬਾਅਦ ਵਿੱਚ ਸੋਚਾਂਗੇ ਫਿਰ।

ਨਈਂ ਚੰਗੇ ਬੱਚੇ ਹੋਣ ਤਾਂ ਰਿਸ਼ਤੇ ਵਧੋ ਵਧੀ ਆਪੇ ਈ ਆਉਂਦੇ ਆ ਘਰੀਂ ਚੱਲ ਚੱਲ ਕੇ। ਹਾਂਜੀ ਤੇ ਤੇ ਟਾਈਮ ਪਾ ਕੇ ਫੇਰ ਈ ਕਰਾਂਗੇ।

ਵਧੀਆ time ਪਾਸ ਹੁੰਦਾ ਆਪਣੇ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਜਾਣ ਤੇ, ਬਹੁਤ ਸੋਹਣਾ ਹੋ ਜਾਂਦਾ। ਨਾਲੇ ਜਿੰਦਗੀ ਜਿੰਦਗੀ ਵੇਖੋ ਇਹੋ ਈ ਆ ਜਿਹੜੀ ਬੱਚਿਆਂ ਦੇ ਵਿੱਚ ਨਿਕਲ ਜਾਂਦੀ ਆ ਮਾਂ ਪਿਓ ਦੇ ਵਿੱਚ ਬੱਚਿਆਂ ਦੀ। ਜਦੋਂ ਉਹ ਦੂਜੀਆਂ ਆ ਜਾਂਦੀਆਂ ਵਾਂ ਦੋਵਾਂ ਭੈਣਾਂ ਉਹ ਤਾਂ ਅਗਾੜੀ ਕਿਸੇ ਨੂੰ ਲਾਗੇ ਲੱਗਣ ਨਈਂ ਦਿੰਦੀਆਂ। ਚਲੋ ਠੀਕ ਜੇ ਦੀਦੀ ਬੱਚੇ ਆ ਗਏ ਜੇ ਸਕੂਲੋਂ ਮੈਂ ਬਾਅਦ ਚ ਕਰਦੀ ਆਂ। ਫਿਰ. ਅੱਛਾ ਜੀ ਚਲੋ ਗਿਆਨ ਸ਼੍ਰੀ।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

hello ਪਲਕ ਕਿਵੇਂ ਓ। ਅਸੀਂ ਵਧੀਆ ਤੁਸੀਂ ਦੱਸੋ ਕਿਵੇਂ ਚਲ ਰਹੀ ਆ ਤੁਹਾਡੀ life ਹਾਂਜੀ। ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਚਲ ਰਹੀ ਆ life

ਹਾਂ ਸਕੂਲ ਦੇ ਦਿਨ ਕਿਵੇਂ ਦੇ ਚਲ ਰਹੇ ਨੇ ਸਕੂਲ ਗਏ ਈ ਨੀ ਆਪੇ ਹਾਲੇ। ਸਾਡੇ

ਹੂੰ ਸਭ ਕਿਵੇਂ। ਠੀਕ-ਠਾਕ ਸਭ ਕੁਛ। ਹਾਲੇ ਤਾਂ ਅਸੀਂ ਘੁੰਮਣ ਡਿਆਂ। ਬੱਲੇ-ਬੱਲੇ ਘੁੰਮੋ, ਅਹ ਘੁੰਮੋ, ਅਹ ਘੁੰਮੋ। ਇਹੀ ਤਾਂ ਤੋਡੇ ਦਿਨ ਆ ਘੁੰਮਣ ਦੇ। ਬਾਅਦ ਚੋਂ ਕਿਥੇ ਘੁੰਮਿਆ ਜਾਣਾ। ਉਦੋਂ ਤਾਂ ਗਰਮੀ ਬੜੀ ਹੋ ਜਾਣੀ ਆ। ਗਰਮੀ ਚ ਤਾਂ ਸਾਡਾ ਕਿਤੇ ਜਾਣ ਨੂੰ ਦਿਲ ਨੀ ਕਰਨਾ।

ਹਾਂ ਪਲਕ ਮੇਰੇ ਤਾਂ ਦਿਲੋਂ ਆਣ ਡਿਆ, ਉਥੇ ਜਾਣ ਨੂੰ ਕਰਨ ਡਿਆਂ ਵਧੀਆ ਜੀ ਜਗਾ ਤੇ। ਠੰਡੇ-ਠੰਡੇ ਇਲਾਕੇ। ਹਾਏ ਕਿੰਨਾ ਵਧੀਆ ਸੱਚੀ ਮੇਰਾ ਤਾਂ ਆਪਣਾ ਕਰ ਰਿਹਾ। ਮਜੇ-ਮਜੇ ਕਰਨ ਨੂੰ। ਵਧੀਆ ਵਧੀਆ ਜਗਾ ਤੇ ਘੁੰਮਣ ਨੂੰ। ਜਿਥੇ ਵਧੀਆ-ਵਧੀਆ ਘੁੰਮਣ ਵਾਲੀ ਜਗਾ ਹੋਵੇ ਵਾਹ-ਵਾਹ। ਵਧੀਆ-ਵਧੀਆ। ਇਧਰ ਬੜੀ ਗਰਮੀ ਆ। ਹਿਮਾਚਲ ਵੱਲ ਜਾਏ, ਬੰਦਾ ਜੰਮੂ ਜੂਮੂ ਵੱਲ ਜਾਏ।

ਕੁੜੀਆਂ ਤਾਂ ਕਹਿੰਦੀਆਂ ਅਸੀਂ ਉਥੇ ਜਾਵਾਂਗੇ, ਉਹ ਨੀ ਕੇਦਾਰਨਾਥ ਜਗਾ ਜਿਹੜੀ ਬਾਬੇ ਦੀ। ਉਥੇ ਮਤਲਬ ਕਿ ਠੰਡ ਈ ਪੈਂਦੀ ਏ ਅਜੇ ਤਾਂ। ਉਥੇ ਮੌਸਮ ਬੜਾ ਠੰਡਾ ਈ। ਮੀਂਹ ਵੀ ਪੈਂਦਾ ਏ। ਠੰਡ ਚ ਠੰਡ ਵੀ ਹੁੰਦੀ ਆ। ਕਹਿੰਦੀ ਹੋਰ ਮਹੀਨੇ ਨੂੰ ਬੰਦ ਹੋ ਜਾਣਾ। ਕਹਿੰਦੀ ਛੇ ਮਹੀਨੇ ਖੁੱਲ੍ਹਾ ਰਹਿੰਦਾ। ਛੇ ਮਹੀਨੇ ਬੰਦ ਰਹਿੰਦਾ। ਹੂੰ ਬੜੀ ਵਧੀਆ ਜਗਾ। ਮੇਰਾ ਤਾਂ

ਹਾਂ। ਆਹੋ ਅਹ ਆਹੋ ਅਹ ਆਹੋ ਅਹ ਆਹੋ ਅਹ ਆਹੋ। ਉਹ ਈ ਅਹ ਉਹ ਈ। ਹਾਏ ਉਏ ਮੈਨੂੰ ਬੜੀ ਪਿਆਰੀ ਲੱਗਦੀ ਏ। ਹੈ ਈ ਬੜੀ ਵਧੀਆ film । ਜਦੋਂ ਉਹਨੂੰ lock ਲਾ ਦਿਨੇ ਆ ਬਦਰੀਨਾਥ ਆ ਨਾ ਜਗਾ। ਕਿੰਨੀ ਸੰਗਤ ਮੁੜ-ਮੜ ਜਾਂਦੀ ਆ। ਕਿੰਨੀ ਵਧੀਆ film ਆ ਨਾ। ਬੜੀ ਵਧੀਆ ਉਹ ਵਾਲੀ। ਹਾਂ, film ਬੜੀ ਵਧੀਆ। ਮੇਰਾ ਤਾਂ ਦਿਲ ਕਰਦਾ ਉਹ ਜਗਾ ਤੇ ਬੰਦਾ ਘੁੰਮਣ ਜਾਵੇ। ਹਾਏ ਕਿੰਨੀ ਸੋਹਣੀ ਆ ਨਾ ਜੰਗਲੀ ਜੇ ਇਲਾਕਿਆਂ ਚ। ਜਦੋਂ ਉਹ ਫੁੱਲ ਤੋੜ ਕੇ ਲਿਆਉਂਦਾ, ਹਨਾ ਕਿੰਨਾ ਵਧੀਆ ਜਾ ਲੱਗਦਾ। ਉਹੋ ਜੀ ਜਗਾ ਦੇਖ ਕੇ ਆਵੇ ਬੰਦਾ, ਭਲਾ ਉਹ ਜਗਾ ਕਿੱਥੇ ਆ, ਕਿੱਥੇ ਫੁੱਲ ਲੱਗਦੇ ਆ।

ਉਹਦੀ ਤਾਂ ਨੀ ਹੈਗੇ ਪਤਾ ਨੀ ਗਿੱਪੀ ਗਰੇਵਾਲ ਦੀ। ਬੜੀ ਵਧੀਆ film ਏ। ਵੇਖੀ ਤਾਂ ਈ ਐ ਪਰ ਉਦਾ trailer ਜਾ ਦੇਖਿਆ ਬੜੀ ਸੋਹਣੀ। ਅੱਛਾ। ਉਹੀ ਉਹਦੇ ਵਿੱਚ ਮੈਂ ਵੇਖਣ ਡਈ ਸੀ ਇਕ ਨਾ ਇੰਸਟਾ ਤੇ video ਸੀ। ਉਹਦੇ ਚ ਕਹਿਣ ਡਈ ਪਈ ਸੀ, ਗਿੱਪੀ ਗਰੇਵਾਲ ਉਹਨੂੰ ਪੁੱਛਦਾ ਕਿ ਤੂੰ ਮੈਨੂੰ ਕਿੰਨਾ ਪਿਆਰ ਕਰਦੀ। ਕਹਿੰਦਾ ਅਹ ਕਹਿੰਦੀ ਜਿੰਨਾ ਤੂੰ। ਕਹਿੰਦਾ ਇਹਦਾ ਮਤਲਬ ਤੂੰ ਵੀ time pass ਕਰਦੀ ਆ। ਕਹਿੰਦਾ ਫਿੱਟੇ ਮੂੰਹ ਤੇਰਾ ਤੂੰ ਵੀ time pass ਕਰਦੀ ਆ।

ਉਹ ਵਾਲਾ ਗਾਣਾ ਨੀ ਆ ਜਿਹੜਾ ਗੈਰੀ ਸੰਧੂ ਦਾ ਗਾਣਾ ਸੁਣਿਆ ਮੈਂ ਕਿਹੜਾ ਆ ਹਾਂ ਕਿੰਨਾ ਵਧੀਆ ਨਾ। ਬੜਾ famous ਹੋਇਆ ਗਾਣਾ ਉਹਦਾ। ਸਾਰੇ ਲੋਕ ਆਵਾਜ ਉਹਦੀ ਇੰਨੀ ਸੋਹਣੀ ਲੱਗਦੀ ਆ ਨਾ ਉਹਦੇ ਚ ਮੈਂ ਕੱਲ੍ਹ ਦਾ ਪਤਾ ਨੀ ਕਿੰਨੀ ਵਾਰ ਸੁਣ ਲਿਆ। ਤਿੰਨ-ਚਾਰ ਵਾਰ ਤਾਂ video ਇੱਕ ਉਹ ਬੜਾ ਚੱਲਣ ਡੀਆ insta ਤੇ, ਭੋਲਾ ਬਾਬਾ ਦੇ ਨੋਟ ਛਾਪਣ ਦੀ ਮਸ਼ੀਨ ਹਾਂ ਉਹ ਵੀ ਬੜਾ ਚੱਲਣ ਡੀਆ ਆ। ਉਹਦੇ ਚ ਇੱਕ ਕਹਿੰਦਾ ਭੋਲਾ ਬਾਬਾ ਦੇਵੇਂ ਨੋਟ ਛਾਪਣ ਵਾਲੀ ਮਸ਼ੀਨ, ਹੈਂ, ਤੁਸੀਂ ਆਪ ਨਾ ਕੁਛ ਕਰੀਓ। ਭੋਲਾ ਬਾਬਾ ਦੇ ਨੋਟ ਛਾਪਣ ਦੀ ਮਸ਼ੀਨ। ਦੱਸ ਰੱਬ ਨੇ ਤੋਨੂੰ ਦੋ ਹੱਥ ਕਾਹਦੇ ਲਈ ਦਿੱਤੇ ਆ। ਇੱਕ ਉਹ ਵਾਲਾ ਬੜਾ ਚੱਲਣ ਡੀਆ। ਜੋਗੀਆਂ ਵੇ ਜੋਗੀਆਂ, ਮੈਂ ਤੇਰੀ ਜੋਗਣ ਹੋ ਗਈ। ਹੂੰ। ਹੂੰ। ਮੈਨੂੰ ਤਾਂ ਉਹ ਜਿਆਦਾ ਵਧੀਆ ਲੱਗਦਾ। phone ਤੇ ਰਿੱਕੀ ਦੇ phone ਤੇ ਉਹ ਵਾਰ-ਵਾਰ ਆਈ ਜਾ ਰਿਹਾ। ਭੋਲਾ ਬਾਬਾ ਤੇ ਜੋਗੀਆਂ ਤੇ ਜੋਗੀਆਂ। ਹਾਂ, ਇਹ ਵੀ। ਨੀ ਅੱਜ ਮੈਂ ਚਲਾਉਂਦੀ ਸੀ, ਉਹਤੇ ਇਹੀ ਜਾਂਦਾ ਸੀ ਨਮੀ-ਨਮੀ-ਨਮੀ-ਨਮੀ-ਨਮੀ ਹਾ ਕੱਲ੍ਹ ਮੈਂ ਨੀਲਮ phone ਚਲਾਉਣ ਡਈ ਤੇ ਫਿਰ ਕੀ ਆ ਰਿੱਕੀ phone ਮੰਗਣ ਆਇਆ। ਮੈਂ ਕਿਹਾ ਨੀਲਮ ਤੇਰੀਆਂ ਅੱਖਾਂ ਕੱਚੀਆਂ ਹੋਈਆਂ, ਤੂੰ ਨੀ ਚਲਾਉਣਾ ਹਾਲੇ। ਕਹਿੰਦੀ ਲੈ ਦੱਸਤਾ ਈ। ਕਹਿੰਦੀ ਉਹਨੂੰ ਬਹਾਨਾ ਲੱਭ ਗਿਆ। ਆਏ-ਹਾਏ ਵਿਚਾਰੀ ਚਲਾਉਣ ਡਈ। ਅੱਖਾਂ ਕੱਚੀਆਂ ਉਹਦੀਆਂ। ਆਹੋ ਤੈਨੂੰ ਪਤਾ ਈ ਸਰੀਰ ਟੁੱਟਿਆ-ਟੁੱਟਿਆ ਹੁੰਦਾ। ਹੂੰ। ਜਿਦਾ ਨਿਕਲਣਾ ਫੇਰ ਨੀ ਕਰੀ ਦੀ। ਉਦਾਂ

ਮੈਂ ਕਿਹਾ ਉਹ ਚੰਗਾ, ਰਿੱਕੀ ਫੜ ਕੇ ਖੜੋਤਾ ਤੇ ਤੂੰ ਚਲਾਉਣ ਡਈ ਆ। ਕਹਿੰਦੀ ਤੂੰ ਤਾਂ ਮੇਰਾ ਕੰਮ ਈ ਖਰਾਬ ਕਰਤਾ। ਉਹਨੂੰ ਵੀ ਬਹਾਨਾ ਲੱਭ ਗਿਆ। ਉਦਾਂ ਉਹ ਭਾਵੇਂ ਵਿਚਾਰੀ ਨੂੰ ਚਲਾਉਣ ਈ ਨਾ ਦਿੰਦਾ ਹੋਵੇ। ਹੂੰ। ਤੂੰ ਕਹਿ ਕੇ ਵਿਚੋਂ ਦੀ ਵਿਚਾਰੀ ਦਾ ਕੰਮ ਈ ਵਿਗਾੜਤਾ। ਚੱਲ ਕੋਈ ਨੀ। ਬੱਸ ਥੋੜਾ ਚੀਰ ਈ ਆ। ਬਾਅਦ ਚ phone ਈ ਚਲਾਇਆ ਕਰਨਾ। ਨਾਲੇ ਉਹਨੂੰ ਵੀ ਲਾਦੇ ਹੁਣ। ਅੱਜ ਫਿਰ ਇਹ ਹੋਗੇ। ਅੱਛਾ। ਮੈਂ ਕਿਹਾ ਇਹਨਾਂ ਦੇ ਘਰਦਿਆਂ ਨੂੰ ਵੀ ਲਾਦੇ- ਲੱਕੜੀ ਕੀ ਕਾਠੀ, ਕਾਠੀ ਪੇ ਘੋੜਾ, ਨਾਲੇ ਆਪ ਦੇਖਿਆ ਕਰੂਗੀ। ਹਾਂ ਬੱਸ ਤੇ ਰਿੱਕੀ ਕਿੱਥੇ ਜਾਂਦਾ ਘੁੰਮਣ। ਰਿੱਕੀ ਜਾਂਦਾ ਏ ਓ ਰਿੱਕੀ ਆਲੇ ਤਾਂ ਉਹੀ ਤਾਂ ਨੌਕਰੀ ਤੇ ਜਾਂਦਾ ਉਹ। ਭੁਈ ਸਾਰਾ ਕਾਕੇ ਦੇ ਨੀਲਮ ਦੇ ਕਰਕੇ। ਅੱਛਾ ਅੱਛਾ। ਠੀਕ ਏ। ਸ਼ੀਬੂ ਭਾਜੀ ਦੇ ਜਾਂਦੀ ਹੋਣੀ ਹਨਾ। tailor ਕੀ ਆ। tailor ਤਾਂ ਚਲ ਗਈ ਆ। ਕੁੱਤਾ ਈ ਰਹਿੰਦਾ। ਕੱਲ੍ਹ ਨਾ ਮੈਨੂੰ ਕੋਮਲ ਟਕਰੀ ਸੀ ਉਹ।

ਮੈਨੂੰ ਕਹਿੰਦੀ ਤੁਸੀਂ ਕੀ ਹਾਲ ਏ। ਮੈਂ ਕਿਹਾ ਠੀਕ ਆ। ਫਿਰ ਕਹਿੰਦੀ ਬਾਪੂ ਦਾ ਕੀ ਹਾਲ ਏ। ਮੈਂ ਕਿਹਾ ਠੀਕ ਆ। ਕਿਹੜੀ ਕੋਮਲ। ਉਹ ਈ। ਸਿਮਰਨ ਦੀ ਭੈਣ।

ਹੂੰ। ਉਹ ਨੀ ਪ੍ਰੀਤੀ ਸੱਚ ਕਹਿਣ ਡਈ ਮੈਂ ਰਜੀਆ ਘਰ ਗਈ ਆ ਹੁਣ। ਕਹਿੰਦੀ ਮੈਂ ਰਜੀਆ ਦੀ ਮੰਮੀ ਨੂੰ ਪੁੱਛਿਆ ਚਾਚੀ ਮੈਂ ਕੀ ਗਲਤ ਕਹਿ ਕੇ ਗਈ ਆ ਰਜੀਆ ਨੂੰ ।

ਉਹ ਸੁਮਨ ਨੂੰ ਕਿਤੇ ਕਹਿੰਦੀ ਹੋਣੀ ਨਾ ਰਜੀਆ ਕਿ ਕਹਿੰਦੀ ਤੇਰੀ ਭੈਣ ਸਾਡੇ ਘਰੇ ਗੱਲਾਂ ਬੜੀਆਂ ਕਰਕੇ ਗਈ ਸੀ ਤੇ ਮੈਂ ਮੇਰੀ ਡੈਡੀ ਕਹਿੰਦਾ ਸੀ, ਨਹੀਂ ਜਾਣਾ ਹੁਣ। ਤੇ ਇਹ ਫਿਰ ਇਹਨੇ ਕਿਤੇ ਪਹਿਲਾਂ ਈ ਨਿਸ਼ਾ ਨੂੰ ਕਿਹਾ ਸੀ ਜਦੋਂ ਵਿਆਹ ਨੀ ਗਈ ਸੀ ਦੋਨੋਂ ਇਹਨੇ ਪਹਿਲਾਂ ਹੀ ਕਿਹਾ ਸੀ ਉਹਨੂੰ ਮੈਂ ਹੱਟ ਜਾਣਾ। ਕਿਰਨ ਮੈਨੂੰ ਚੰਗਾ ਨੀ ਬੋਲਦੀ ਮੈਂ ਹੱਟ ਜਾਣਾ ਤੇੇ ਨਾਮ ਉਹਦਾ ਲਾਤਾ ਪ੍ਰੀਤੀ ਦਾ।

ਕਹਿੰਦੀ ਇਹ ਸੀਲਾ ਦਿੱਤਾ। ਕਹਿੰਦੀ ਮੈਂ ਕਿਹੜਾ ਤੁਹਾਡੇ ਤੋਂ ਪੈਸੇ-ਪੁਸੈ ਲੈਂਦੀ ਆ। ਕਹਿੰਦੀ ਮੈਂ ਤੁਹਾਡੇ ਤੋਂ ਪੈਸੇ ਤਾਂ ਨੀ ਲੈਣ ਡਈ। ਜਾਂ ਤੂੰ ਨਹੀਂ ਆਉਂਦੀ, ਮੇਰੀ ਦੁਕਾਨ ਦਾ ਕੰਮ ਨਹੀਂ ਹੁੰਦਾ।

ਕਹਿੰਦੀ ਮੈਂ ਕਿਹੜਾ ਆਪਣੇ ਮਤਲਬ ਨੂੰ ਆਈ ਆ। ਆਈ ਤਾਂ ਤੇਰੇ ਈ ਮਤਲਬ ਨੂੰ ਸੀ। ਤੇਰਾ ਈ ਫਾਇਦਾ ਸੀ ਕਹਿੰਦੀ। ਜੇ ਮੈਂ ਮਾੜਾ ਮੋਟਾ ਕਹਿ ਵੀ ਦਿੱਤਾ ਫਿਰ ਕੀ ਹੋਇਆ ਮੈਂ ਤੇਰੇ ਤੋਂ ਵੱਡੀ ਸੀ ਮੈਂ ਤੇ ਹੂੰ। ਨਾਲੇ ਜਿਹਨੇ ਕੰਮ ਸਿਖਾਉਣਾ ਉਹਨੇ ਤਾਂ ਮਾੜਾ-ਮੋਟਾ ਝਿੜਕਣਾ ਈ ਆ। ਹਾਂ, ਨਹੀਂ ਮੇਰੀ ਅਹ ਮੇਰੀ ਗੱਲ ਸੁਣ ਪਲਕ ਜਦੋਂ ਅਸੀਂ ਸਕੂਲੇ ਜਾਂਦੇ ਆ, ਸਕੂਲੇ ਕਈ ਵਾਰੀ test ਸਾਨੂੰ ਨਹੀਂ ਆਂਦਾ। ਮੈਡਮਾਂ ਜਦੋਂ ਚਪੇੜਾਂ ਮਾਰੀਆਂ, ਸੋਟੀਆਂ ਮਾਰਦੀਆਂ, ਉਦੋਂ ਨੀ ਅਸੀਂ ਖਾਂਦੇ।

ਐਵੇਂ ਇਹ ਤਾਂ ਬਹਾਨਾ ਈ ਹੁੰਦਾ

ਜੈਸਮੀਨ madam ਵੀ ਕਈ ਵਾਰ ਹੋਣ ਲੱਗ ਪੈਂਦੀ ਆ ਗੁੱਸੇ। ਸੱਚ ਤੂੰ certificate ਲਿਆਂਦਾ ਆਪਣਾ ਪਲਕ। ਲਿਆਂਦਾ certificate ਹੁਣ madam ਕਹਿੰਦੀ ਉਹ ਲੈਣ ਆਉਣਾ। ਉਹਦਾ ਆਧਾਰ ਕਾਰਡ ਦਿਉ ਕਢਵਾ ਕੇ, ਉਹਦਾ ਜਿਹੜਾ ਹੁੰਦਾ ਵਾ। ਫਿਰ ਅੱਛਾ। ਤੇ ਉਹ ਆਏ ਨੀ ਪੈਸੇ ਤੇਰੇ ਫਿਰ।

ਮੇਰਾ ਤੇ ਨਿਸ਼ਾ ਦਾ certificate ਉਥੇ ਈ ਪਿਆ ਅਜੇ ਤੱਕ। ਹਲੇ ਲਿਆਂਦਾ ਈ ਨੀ। ਮੇਰਾ ਦਿਲ ਈ ਨੀ ਕੀਤਾ ਜਾਣ ਨੂੰ। ਨਾ ਕੋਈ ਜਾਣ ਆਲਾ ਹੈਗਾ। ਦਿਲ ਤਾਂ ਚਲ ਕਰਦਾ, ਜਾਣ ਆਲਾ ਹੈ ਨੀ ਕੋਈ ਨਾਲ ਉਧਰ ਨੂੰ, ਤੈਨੂੰ ਤਾਂ ਪਤਾ ਈ ਐ। ਨਈ ਤਾਂ ਉਹਨਾਂ ਨੇ ਕਿਹਾ ਸੀ ਦੇ ਦੋ, ਉਹਨਾਂ ਨੇ ਦਿੱਤਾ ਈ ਨੀ। ਆਹੋ ਕਹਿੰਦੇ sign ਹੋਣੇ ਆ। ਚਲ ਕੋਈ ਨਾ। ਵੇਖੋ ਉਥੇ ਪਿਆ ਹੋਣਾ ਲੈ ਲੂ ਆਵਾਂਗੇ। ਹੈਂ। ਅਸੀਂ ਤਾਂ ਕਿਹਾ ਸੀ sign ਉਹ ਕਹਿੰਦੇ ਨਹੀਂ ਚੱਲਣੇ।

hello